ਇਹ ਤੇਰਾਂ ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ ਇਸ ਦਾ ਸੰਬੰਧ ਇਤਿਹਾਸ, ਧਰਮ ਅਤੇ ਸਭਿਆਚਾਰ ਨਾਲ ਹੈ ਬਹੁਪੱਖੀ ਹੈ

ਇਹ ਮੇਲਾ ਧਾਰਮਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਹੈ ਇਸ ਮੇਲੇ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ, ਕੇਸਗੜ੍ਹ ਸਥਾਨ ਤੇ ਇੱਕ ਭਾਰੀ ਦੀਵਾਨ ਬੁਲਾ ਕੇ ਤੇਰਾ ਅਪ੍ਰੈਲ, ਛੋਲਾਂ ਸੌ ਨੜ੍ਹਿਨਵੇਂ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਨ੍ਹਾਂ ਨੇ ਸਿੱਖਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਹੀ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ, ਇਸ ਲਈ ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਵਿਸਾਖ ਦੇ ਮੇਲੇ ਦੀ ਇਤਿਹਾਸਕ ਮਹਾਨਤਾ ਇਹ ਹੈ ਕਿ ਤੇਰਾਂ ਅਪ੍ਰੈਲ ਉੱਨੀ ਸੌ ਨੜ੍ਹਿਨਵੇਂ ਨੂੰ ਜਲਿਆਂਵਾਲੇ ਬਾਗ਼ ਅੰਮ੍ਰਿਤਸਰ ਵਿੱਚ ਇਕੱਠੇ ਹੋ ਕੇ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ, ਉਨ੍ਹਾਂ ਨੂੰ ਦੇਸ਼ ਨੂੰ ਸ਼ਰਧਾਂਜਲੀ ਦੇਣ ਲਈ ਇਸ ਦੀ ਯਾਦ ਵੀ ਤਾਜ਼ਾ ਕਰਨ ਲਈ ਪੂਰੇ ਦੇਸ ਵਿੱਚ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਵਿਚ ਲਗਪਗ ਵੀਹ ਹਜ਼ਾਰ ਲੋਕ ਮਾਰੇ ਗਏ ਸਨ, ਕਈ ਲੋਕਾਂ ਨੂੰ ਖੂਹਾਂ ਦੇ ਵਿੱਚ ਛਾਲ ਮਾਰ ਦਿੱਤੀ ਸੀ, ਇਸ ਲਈ ਜਿਲ੍ਹਿਆਂਵਾਲੇ ਬਾਗ ਵਿੱਚ ਖੂਹ ਨੂੰ ਖੂਨ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

ਭਾਸ਼ਣ ਦਿੰਦੇ ਸਨ, ਅੱਜ-ਕੱਲ੍ਹ ਦੇ ਮੇਲੇ ਦੀ ਸਿਆਸਤ ਦੀ ਭੇਟ ਇਹਨਾਂ ਵਿੱਚ ਹੀ ਚੜ੍ਹੇ ਹੋਏ ਹੁੰਦੀ ਹੈ। ਇਸ ਦਿਨ ਤੇਰਾਂ ਅਪ੍ਰੈਲ ਉੱਨੀ ਸੌ ਨੜ੍ਹਿਨਵੇਂ ਨੂੰ ਜ਼ਿਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਇਹ ਮੇਲਾ ਧਾਰਮਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ, ਇਸ ਦੀਆਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ

ਉਨ੍ਹਾਂ ਨੂੰ ਸਿੱਖਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਹੀ ਉਨ੍ਹਾਂ ਨੇ ਅੰਮ੍ਰਿਤ ਛਕਾਇਆ ਇਸ ਲਈ ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਵਜੋਂ ਧੂਮ-ਧਾਮ ਨਾਲ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਤੇ ਬਹੁਤ ਹੀ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ ਕਿਸਾਨਾਂ ਨੇ ਇਨ੍ਹਾਂ ਹਾਵਾਂ-ਭਾਵਾਂ ਦੀ ਤਰਜਮਾਨੀ ਕਰਦਿਆਂ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ। ਪੰਜਾਬੀ ਮੇਲਿਆਂ ਦਾ ਦੇਸ਼ ਹੈ ਇਸ ਤਿਉਹਾਰ ਵਿੱਚ ਤਿਉਹਾਰ ਮੇਲੇ ਮਨਾਏ ਜਾਂਦੇ ਹਨ ਵਿਸਾਖੀ ਦਾ ਤਿਉਹਾਰ ਵਿੱਚ ਉਨ੍ਹਾਂ ਦੀ ਇੱਕ ਇਹ ਤੇਰਾਂ ਅਪ੍ਰੈਲ ਨੂੰ ਵਿਸਾਖ ਸੰਗਰਾਂਦ ਵਾਲੇ ਦਿਨ ਵੀ ਮਨਾਈ ਜਾਂਦੀ ਸੀ। ਇਸ ਦਾ ਸਬੰਧ ਇਤਿਹਾਸ, ਧਰਮ ਅਤੇ ਸੱਭਿਆਚਾਰ ਨਾਲ ਹੈ ਇਸ ਦੀ ਮਹਾਨਤਾ ਬਹੁਪੱਖੀ ਹੈ, ਵਿਸਾਖ ਦੇ ਮੇਲੇ ਵਿੱਚ ਇਸਦੀ ਇਤਿਹਾਸਕ ਮਹਾਨਤਾ ਹੈ।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 ਇਸ ਦਿਨ ਗੁਰਦੁਆਰੇ ਵਿੱਚ ਭਾਰੀ ਦੀਵਾਨ ਲਗਦੇ ਸਨ ਢਾਡੀ ਸਿੰਘ ਯੋਧਿਆਂ ਕਈ ਵੀਰ ਗਾਉਂਦੇ ਸਨ ਇਸ ਮੌਕੇ ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਸਨ, ਭਾਸ਼ਣ ਦਿੰਦੇ ਸਨ, ਅੱਜ-ਕੱਲ੍ਹ ਦੇ ਮੇਲੇ ਤੇ ਤਿਉਹਾਰ ਸਿਆਸਤ ਦੀ ਭੇਟ ਹੋਏ ਹੁੰਦੇ ਹਨ, ਇਸ ਦਿਨ ਦੀ ਖ਼ਾਸ ਮਹੱਤਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਬਾਰ ਹੁੰਦਾ ਸੀ, ਖ਼ਾਲਸਾ ਸੰਮਤ ਵਿੱਚ ਇਸ ਨੂੰ ਹਰ ਸਾਲ ਮਹੀਨਾ ਗਿਣਿਆ ਜਾਂਦਾ ਸੀ, ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਸੀ, ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਵਿਸਾਖ ਦਾ ਜਿਹੜਾ ਮੇਲਾ ਹੈ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ, ਇਸਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸਰਧਾਂ ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ। ਵਿਸਾਖ ਦੇ ਮੇਲਾ, ਪੰਜਾਬੀ ਦੇ ਲੋਕ ਬਹੁਤ ਹੀ ਧੂਮ ਧਾਮ ਨਾਲ ਬਹੁਤ ਹੀ ਪ੍ਰਸਿੱਧ ਤੌਰ ਢੰਗ ਨਾਲ ਮਨਾਉਂਦੇ ਸਨ, ਇਸ ਮੇਲੇ ਵਿੱਚ ਅਸੀਂ ਭਾਰਤੀਆਂ ਨੂੰ ਜਨਰਲ ਡਾਇਰ ਗੋਲੀ ਨਾਲ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 ਕਈ ਵਾਰ ਲੋਕ ਨੇ ਖੂਹਾਂ ਵਿੱਚ ਛਾਲ ਵੀ ਮਾਰ ਦਿੱਤੀ ਸੀ, ਜਿਸ ਕਰਕੇ ਜਿਲ੍ਹਿਆਂਵਾਲੇ ਬਾਗ ਵਿੱਚ ਬਣੇ ਖੂਹ ਨੂੰ ਖੂਹਾਂ ਦੀ ਖੂਨੀ ਵੀ ਕਿਹਾ ਜਾਂਦਾ ਹੈ, ਅੱਜ ਵੀ ਅੱਜ ਵੀ ਜਿਲ੍ਹਿਆਂਵਾਲੇ ਬਾਗ਼ ਵਿੱਚ ਨਿਸ਼ਾਨ ਹਨ, ਮੇਲੇ ਵਿੱਚ ਰੌਣਕਾਂ ਲਾਈਆਂ ਹੁੰਦੀਆਂ ਹਨ, ਇਹਨਾਂ ਵਿੱਚ ਬਹੁਤ ਹੀ ਭੀੜ ਹੁੰਦੀ ਹੈ ਕਈ ਥਾਵਾਂ ਤੇ ਅਲੱਗ ਅਲੱਗ ਅਲੱਗ ਅਲੱਗ ਕਿਸਮ ਦੀਆਂ ਸਜਾਵਟਾਂ ਹੁੰਦੀਆਂ ਹਨ, ਸਜੀਆਂ ਹੁੰਦੀਆਂ ਹਨ, ਖ਼ਾਸ ਤੌਰ ਤੇ ਆਨੰਦਪੁਰ ਸਾਹਿਬ ਵਿਸਾਖ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਈਸਵੀ ਵਿੱਚ ਅਲੱਗ ਅਲੱਗ ਗੁਰੂਦੁਆਰਿਆਂ ਵਿੱਚ ਦੀਵਾਨ ਲੱਗੇ ਹੁੰਦੇ ਹਨ ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ ਇਸ ਮੌਕੇ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਸਨ, ਭਾਸ਼ਣ ਦਿੰਦੇ ਸਨ।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 ਅਲੱਗ ਅਲੱਗ ਕਿਸ਼ਮ ਦੀਆਂ ਭੇਟਾਂ ਕਰਦੇ ਹਨ, ਅੰਤ ਵਿੱਚ ਇਹ ਕਿਹਾ ਜਾਂਦਾ ਹੈ ਕਿ ਵਿਸਾਖ ਦਾ ਮੇਲਾ ਹੈ ਜਿਹੜਾ ਉਹ ਬਹੁਤ ਜ਼ਿਆਦਾ ਰੱਖਣ ਲਈ ਲੋਕ ਸਰਧਾ ਪੂਰਵਕ ਮਨਾਉਂਦੇ ਹਨ, ਬਹੁਤ ਖ਼ੁਸ਼ੀ ਨਾਲ ਮਨਾਉਂਦੇ ਹਨ ਇਸ ਦਿਨ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਮਹੱਤਵਪੂਰਨ ਵਿਸ਼ੈਸ਼ਤਾਵਾਂ ਵਾਲਾ ਦਿਨ ਹੁੰਦਾ ਹੈ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 ਕਿਸਾਨ ਇਸਨੂੰ ਬਹੁਤ ਮਨਾਉਂਦੇ ਹਨ, ਇਸ ਦਿਨ ਕਿਸਾਨ ਖ਼ੁਸ਼ੀ ਮਨਾਉਂਦੇ ਹਨ, ਭੰਗੜਾ ਪਾਉਂਦੇ ਹਨ ਤੇ ਮੇਲੇ ਮਨਾਉਂਦੇ ਹਨ। ਕਿਸਾਨਾਂ ਨੇ ਇਹਨਾਂ ਹਾਵਾਂ ਭਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ ਪੰਗਾ ਝੜਾਂ ਚਾਦਰਾਂ ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਇਹ ਮੇਲਾ ਧਾਰਮਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ, ਇਸ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਥਾਨ ਤੇ ਭਾਰੀ ਇੱਕ ਦੀਵਾਨ ਬੁਲਾ ਕੇ ਤੇਰਾਂ ਅਪ੍ਰੈਲ, ਸੋਲਾਂ ਸੌ ਨੜ੍ਹਿਨਵੇਂ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਨ੍ਹਾਂ ਨੇ ਸਿੰਘਾਂ ਦੀ ਉਪਾਧੀ ਦਿੱ ਅੰਮ੍ਰਿਤ ਛਕਾਇਆ, ਇਸ ਲਈ ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਵਜੋਂ ਬੜੀ ਧੂਮ-ਧਾਮ ਨਾਲ ਅਨੰਦਪੁਰ ਵਿੱਚ ਵੀ ਬਹੁਤ ਖ਼ਾਸ ਖ਼ੁਸੀ ਮੌਕੇ ਤੇ ਮਨਾਇਆ ਜਾਂਦਾ ਹੈ ਵਿਸਾਖ ਦੇ ਤਿਉਹਾਰ ਤੇ ਵਿਸਾਖੀ ਦਾ ਮੇਲਾ ਇਤਿਹਾਸਕ ਮਹੱ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

ਅਨੰਦਪੁਰ ਸਾਹਿਬ ਵਿੱਚ ਵਿਸਾਖ ਦੇ ਮੇਲੇ ਦੀਆਂ ਹੁੰਦੀਆਂ ਹਨ, ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਸਨ ਇਸ ਦਿਨ ਖ਼ਾਸ ਇਸ ਦਿਨ ਬਿਕਰਮੀ ਸੰਮਤ ਖ਼ਾਲਸਾ ਸੰਮਤ ਵਿੱਚ ਇਸ ਨੂੰ ਪਹਿਲਾ ਮਹੀਨਾ ਗਿਣਿਆ ਜਾਂਦਾ ਸੀ, ਇਸ ਦੇ ਲਈ ਗਰਮੀ ਦੀ ਰੁੱਤ ਅਰੰਭ ਹੋ ਜਾਂ ਠੀਕ ਹੈ ਇਹ ਸੀ ਸਾਡਾ ਵਿਸਾਖੀ ਦਾ ਤਿਉਹਾਰ ਦੇ ਬਾਰੇ ਜਾਣਕਾਰੀ, ਧੰਨਵਾਦ।

ਹਾਂਜੀ ਕੀ ਬਣਦਾ ਰਾਣੀ? ਹਾਂ। ਕੁੱਝ ਨਈਂ ਭੈਣ ਜੀ ਆਹ ਬਸ ਲੰਮੇ ਪਏ ਚਾਹ ਪੀ ਕੇ।

ਹਾਂ ਪੀ ਲਿਆ ਹੈ ਜ਼ੋਹਲ ਡਿਆ ਮੰਗਣ।

ਹਾਂ ਨਿੱਕਾ ਜਿਹਾ ਖੇਡਣ ਡਿਆ ਈ ਊ।

ਹੋਰ ਸੁਣਾ ਭਾਜੀ ਦੀ ਸੁਣਾ ਕੇਸੂ ਦੀ ਸੁਣਾ।

ਹਾਂਜੀ ਹਾਂਜੀ ਦੀਦੀ ਕੀ ਹਾਲ ਜੇ

ਠੀਕ ਜੀ ਹੋਰ ਸੁਣਾਓ ਹਾਂ।

ਚਲੋ ਵਧੀਆ ਚਾਹੀਦਾ ਹੋਰ ਗਿਆ ਗੋਲਟੀ ਕੰਮ ਤੇ?

ਅੱਛਾ ਅੱਛਾ ਚੱਲ ਕੋਈ ਨਈਂ ਕੋਈ ਨਈਂ ਕੰਮ ਤੇ ਪੁੱਤ ਕਰਨਾ ਈ ਪੈਣਾ। ਆਹੋ ਕੰਮ ਤੇ ਕਰਨਾ ਪੈਣਾ ਜਿਹੜਾ ਦੁਨੀਆਂ ਤੋਂ ਚਲੇ ਗਿਆ ਉਹ ਤੇ ਚਲੇ ਗਏ। ਉਹਨੇ ਈ ਨਈਂ ਆਉਣਾ ਉਹਨੇ ਈ ਨਈਂ ਆਉਣਾ ਕੰਮ ਕਰਨਾ ਪੈਣਾ।

ਭੈਣ ਜੀ ਪੰਮੀ ਵੀ ਲੱਗੀ ਉਹਦੇ ਨਾਲ ਵੀ ਕਰਲੋ ਗੱਲ। ਆਹੋ ਕੋਈ ਨਾ ਤੇ ਹੈਲੋ ਹਾਂਜੀ ਦੀਦੀ ਕੀ ਹਾਲ ਜੇ। ਹਾਂ ਠੀਕ ਏ ਤੇ ਮੇਰੀ ਗੱਲ ਸੁਣ ਗਈ ਚਾਚੀ ਭਿੰਦੋ ਘਰ?

ਅੱਛਾ ਅੱਛਾ ਆਏ ਪ੍ਰਾਹੁਣੇ।

ਮੈਂ ਸਗੋਂ ਜਾਣਾ ਸੀ ਅੱਜ ਮੇਰੇ ਕੋਲੋਂ ਜਾਇਆ ਨਈਂ ਗਿਆ। ਮੇਰਾ ਵੀ ਏਦਾਂ ਈ। ਅਛਿਆ ਉਨ੍ਹਾਂ ਦੀ ਰੋਟੀ ਰੋਟੀ ਡਈਂ ਹਾਂ ਪਕਾਉਣ ਮੈਂ ਤੇ ਪੁਸ਼ਪਾ ਦੁਪਹਿਰੇ।

ਮੈਂ ਕਿਹਾ ਚੱਲ ਅਜੇ ਨਈਂ ਉਨ੍ਹਾਂ ਕੋਲ ਕੁੜੀਆਂ ਕੋਲ ਹੁੰਦਾ। ਚਲ ਓਨੇ ਦਿਨ ਚਲ ਕਰ ਕੁਰ ਦਿਨਿਆ, ਇਹ ਕਿਹੜਾ ਘਰ ਵਿਹਲੀਆਂ ਨੇ।

ਭੈਣਜੀ ਮੈਂ ਕਿਹਾ ਕੀ ਹਾਲ ਵਾ?

ਹਾਂ ਠੀਕ ਏ ਹੋਰ ਭਾਜੀ ਹੁਣਾ ਦਾ ਸੁਣਾ। ਹੋਰ ਕੀ ਬਣ ਡਿਆ ਵਾ। ਮੈਂ ਕਿਹਾ ਅਜੇ।

ਨੀਤੂ ਹੋਇਆ ਈ ਦੋ ਕੁ ਘੰਟੇ ਨੂੰ।

ਹਾਂ ਠੀਕ ਐ ਠੀਕ ਐ। ਹੋਰ ਤੁਸੀ ਸੁਣਾਓ। ਹਾਂ ਆਈ ਨਈਂ ਮੁੜ ਕੇ ਜਦੋਂ ਵਿਆਹ ਵੇਖ ਕੇ ਗਈ? ਸਗੋਂ ਆਈ ਨਈਂ ਗੀ ਹੁਣ ਕਾਲੀਆਂ ਰਾਤਾਂ ਲਈ ਆਵਾਂਗੇ। ਆਹ। ਮੈਂ ਨਾ ਮੁੰਡੇ ਦੇ ਪ੍ਰੋਗਰਾਮ ਤੇ ਆਈ ਨਾ, ਓਦਣ ਦੀ ਬਾਅਦ ਚ ਆਈ ਨੀ ਫਿਰ ਇਹ। ਆਹੋ ਉਦੋਂ ਦੀ ਨੀ ਆਈ ਪਰ ਰੋਟੀ ਰਾਟੀ ਦੀ ਮੁਸ਼ਕਿਲ, ਪ੍ਰਾਹੁਣਾ ਜਾਂਦਾ ਉਹਨੂੰ ਕਹਿ ਦੁਕਾਨ ਤੇ।

ਹਾਂ ਕਿੰਨੀ ਕੁ ਤਨਖ਼ਾਹ ਮਿਲ ਜਾਂਦੀ ਆ ਹਾਂ। ਤੇ ਉਹ ਫਿਰ ਘਰ ਤੈਨੂੰ ਪਤਾ ਮਾਂ ਪਿਓ ਓਨਾ ਚਿਰ ਰੋਟੀਆਂ ਖਵਾ ਸਕਦੇ ਜਿੰਨਾ ਚਿਰ ਨਾਲ ਵਾ।

ਆਪਣੇ ਵੱਖਰੇ ਪਕਾਉਂਦੇ ਨੇ ਨਾ?

ਇਹਨੂੰ ਚਾਰ ਜਾਂ ਪ੍ਰਾਹੁਣੇ ਨੂੰ ਪੰਜ ਕੁ ਛੁੱਟੀਆਂ ਗਰਮੀ ਦੀਆਂ ਕਰਕੇ ਉਦੋਂ ਕਹਿਣ ਡਈ ਮੰਮੀ ਆਵਾਂਗੇ।

ਹਾਂਜੀ ਹੋਰ ਸੁਣਾਓ।

ਅੱਛਾ ਬਾਹਲਾ ਸੁੱਜਿਆ?

ਮੈਂ ਵੀ ਰਾਜੂ ਕੋਲੋਂ ਲਿਆਉਣੀ ਆ। ਉਹ ਤਾਂ ਰਾਜੂ ਕੋਲ ਭੈਣਾਂ ਮੇਰਾ ਕੱਲ ਪਰਸੋਂ ਦਾ ਆਪ ਲੱਤਾਂ ਪੈਰ ਬੜੇ ਸੁੱਜ ਗਏ।

ਹਾਂ ਸਾਡਾ ਘਰ ਬੈਠਿਆਂ ਕਿਹੜਾ ਸਰਦਾ ਵਾ। ਨਈਂ ਘਰ ਬੈਠਿਆਂ ਕਿੱਥੇ ਸਰਦਾ ਵਾ ਹੋਰ ਘਰ ਬੈਠਿਆਂ ਕਿੱਥੇ?

ਨਾ ਨਾ ਕਿਸਤਾਂ ਕੁਸ਼ਤਾ ਚ ਫਸੇ ਆਂ।

ਹੋਰ ਓ ਕੇ. ਓ ਕੇ.

ਕੋਮਲ ਹੁਣੀ ਓਦਣ ਈ ਚਲੇ ਗਏ।

ਕਹਿ ਕਾ ਕਹਿੰਦਾ ਕੇਸੂ ਦਾ ਮੋਟਰ ਸਾਇਕਲ ਸਾਡੇ ਨਾਲੋਂ ਚੰਗਾ ਵਾ। ਹਾਂ ਹਾਂ। ਇੱਕ ਇਧਰੋਂ ਪ੍ਰੇਸ਼ਾਨ ਸੀ। ਕੀਤਾ ਹੋਣਾ ਭੀ ਆਜਾ ਦਵਾਈ ਲੈਣ ਜਾਣਾ ਤੇ ਕੇਸ਼ੂ ਕਹਿੰਦਾ ਭੀ ਮੋਟਰ ਸਾਇਕਲ ਦਾ ਚਲਾਨ ਕੱਟਿਆ ਜਾਣਾ ਕਿ ਨਾ ਕਾਗ਼ਜ਼ ਪੱਤਰ ਹਾਲੇ ਕੋਈ ਨਈਂ।

ਅੱਛਾ ਤਾਂ ਕਰਕੇ ਉਹ ਨਈਂ ਆਰ ਸੀ ਤੇ ਫੇਰ ਈ ਸਾਨੂੰ ਬਾਹਰ ਬੁਹਰ ਜਾਣਾ ਪਿਆ ਕਰਨਾ ਦੂਰ ਦਾਰੋਂ ਨੂੰ

ਹਾਂ ਤੇ ਹੁਣ ਮੈਂ ਕਿਹਾ ਚੱਲ ਆਰ ਸੀ ਬਣਾਉਣੇ ਆਂ ਗੇ। ਅੱਜ ਆਹ ਸਰਵਿਸ ਜਿਹੀ ਕਰਵਾ ਕੇ ਲਿਆ ਈ ਮੋਟਰ ਸਾਇਕਲ ਨੂੰ। ਹੋਰ .

ਅੱਜ ਤੇ . ਬਾਅਦ ਮੈਂ ਤਾਂ ਗੁਰਮੀਤ ਤੋਂ ਲੋਨ ਕਦੇ ਨਾ ਕਰਾਊਂਗੀ ਮੈਂ ਤਾਂ ਭੈਣਾਂ ਸੁਦੈਣ ਹੋ ਚੱਲੀ ਆਂ ਗੀ ਸੋਚ ਸੋਚ ਕੇ ਤੇ। ਤੇ ਹੋਰ ਉਨ੍ਹਾਂ ਦਾ ਵਿਚਾਰਿਆਂ ਦਾ ਘਰੋਂ ਜੀਅ ਗਿਆ ਨਾਲੇ। ਤੇ ਹੋਰ ਕੀ ਹਾਂ ਖਾਂਦਾ ਕਮਾਉਂਦਾ ਚੰਗਾ ਭਲਾ ਕਮਾਈ ਕਰਦਾ ਸੀ ਹਨਾ ਕਿੰਨਾ ਮੁਸ਼ਕਿਲ ਹੋ ਗਿਆ ਈ।

ਚਲੋ ਰੱਬ ਕਰੇਗਾ ਸਾਰਾ ਕੁੱਛ।

ਹਾਂਜੀ ਹਾਂਜੀ ਠੀਕ ਏ ਠੀਕ ਭੈਣਜੀ ਹੋਰ ਤੁਸੀਂ। ਆਹ ਠੀਕ ਐ ਤੇ ਇਹਦੇ ਤੇ ਈ . ਨਈਂ ਉਦੋਂ ਦਾ ਜਾ ਈ ਨਈਂ ਹੋਇਆ।